ਫ਼ੇਰ ਉਹਨੂੰ ਸਿੱਧੀ ਕਰਕੇ ਮਤਲਬ ਕੇ ਮੁਰ੍ਹੀ ਨੂੰ ਅੰਦਰ fold ਕਰ ਦਵਾਂਗੇ ਬੁਕਰਮ ਵਾਲੇ piece ਨੂੰ

ਤੇ ਉਹ ਬਣਾਉਣਾ ਸ਼ੁਰੂ ਕਰ ਦਵਾਂਗੇ design ਜਿਦਾਂ ਦਾ ਵੀ ਬਣਾਉਣਾ ਹੈ simple ਸਿੱਧਾ

ਹਾਂ design ਵੀ ਬਣਾ ਸਕਦੇ ਹਾਂ

ਚਹੁੰਨੇ ਆ ਕੇ ਮਤਲਬ ਕੇ ਸਿੱਧੀਆਂ ਲਾਈਨਾ ਵੀ ਮਾਰ ਸਕਦੇ ਹੋਣ ਕਿਵੇਂ ਨਾ ਕਿਵੇਂ ਉਹ design ਬਣਾ ਸਕਦੇ ਹਾਂ ਤੇ ਹੋਰ ਵੀ ਲਾਈਨਾ ਬਣਾ ਕਿ ਲੇਹਰੀਆਂ ਵੀ ਪਾ ਸਕਦੇ ਹਾਂ ਤਾਂ ਕਰਕੇ ਜਿਵੇਂ ਦਾ ਵੀ design ਕਿਹ ਰਹੇ ਹੋ ਓਵੇਂ ਦਾ ਪਾ ਸਕਦੇ ਹਾਂ

ਠੀਕ ਹੈ ਜੀ

ਹਾਂਜੀ ਉਹਦਾ center ਕਰਕੇ ਨੀ ਏਵੇਂ ਵੀ ਲੱਗ ਜਾਂਦੀ ਹੈ ਜਿੰਨਾ ਨਾਪਾਂਗੇ

ਨਹੀ ਨਹੀ ਬੜੀ ਨੀ ਹੁੰਦੀ ਕਿਉਂਕਿ ਜਿੰਨਾ ਰੱਖਿਆ ਹੋਊਗਾ ਆਪਾਂ idea ਨਾਲ ਉੰਨਾ ਹੀ ਕੱਪੜਾ ਬੁਕਰਮ ਇੱਧਰ ਛੱਡਾਂਗੇ ਉੰਨੀ ਹੀ ਬੁਕਰਮ ਇੱਧਰ ਛੱਡਾਂਗੇ

ਹਾਂਜੀ ਹਾਂਜੀ

ਠੀਕ ਹੈ ਜੀ ਫ਼ੇਰ ਉਸ ਤੋਂ ਬਾਅਦ ਅਮ ਮੁਰ੍ਹੀ ਰਖ ਕੇ ਫ਼ੇਰ ਆਪਾਂ ਨੇ ਸਲਾਈ ਮਾਰਨੀ ਹੈ ਹਾਂਜੀ ਉਸ ਤੋਂ ਬਾਅਦ ਸਲਾਈ ਹੈ

ਮੁਰ੍ਹੀ ਦਾ design ਬਣਾਉਣ ਤੋਂ ਬਾਅਦ ਆਪਾਂ ਜੇ ਕਿਸੇ ਦੀ ਮੁਰ੍ਹੀ ਛੇ ਆ ਤਾਂ ਨੀਚੋਂ ਮੁਰ੍ਹੀ

ਛੇ ਇੰਚ ਦਾ ਨਿਸ਼ਾਨ ਲਵਾਉਣ ਤੋਂ ਬਾਅਦ ਜਦੋਂ ਆਪਾ ਉੱਪਰ ਮੁਰ੍ਹੀ ਦੇ ਸਲਾਈ ਲੇ ਕੇ ਆਉਣੇ ਹਾਂ ਤਾਂ ਉਹ ਇੱਕ ਇੰਚ ਵਧਾ ਕੇ ਰੱਖਦੇ ਹਾਂ ਠੀਕ ਆ

ਚ ਸੱਤ ਇੰਚ ਦਾ ਲੈਕੇ ਹਾਂ ਉਹਤੋਂ ਬਾਅਦ ਟੇਢੀ ਸਲਾਈ ਲੈ ਕੇ ਜਾਣੀ ਆ ਉਹ ਸਲਾਈ ਸਾਰੀ ਜਾਂਦੀ ਜਾਂਦੀ ਆਸਣ ਤੋਂ ਹੁੰਦੀ ਹੋਈ ਦੂਸਰੀ ਮੁਰ੍ਹੀ ਤੱਕ ਓਵੇਂ ਹੀ ਆ ਜਾਇਗੀ ਠੀਕ ਹੈ ਜੀ ਫ਼ੇਰ ਉਹ ਕਰਦੇ ਪੂਰੀ ਤੇ complete ਹੋਗੀ ਸਲਵਾਰ ਹਾਂ ਜੇ ਦੋ ਮੀਟਰ ਕੱਪੜਾ ਹੈ ਆਪਣੇ ਕੋਲ

ਦੋ ਮੀਟਰ ਕੱਪੜੇ ਚੋਂ ਆਪਾਂ ਸਲਵਾਰ cutting ਕਰਨੀ ਹੈ ਆਪਾਂ ਦੋ ਮੀਟਰ ਦੇ ਦੋ ਮੀਟਰ ਕੱਪੜੇ ਚੋਂ

ਉਹ ਕੱਪੜਾ fold ਕਰਨ ਤੋਂ ਬਾਅਦ ਫ਼ੇਰ ਉਸਨੂੰ ਉਸ ਦੇ ਵਿੱਚੋਂ ਹੀ ਆਪਾਂ ਪੱਲੇ ਕੱਢਾਂਗੇ ਉਹਦੇ ਵਿੱਚੋਂ ਹੀ ਆਪਾਂ ਕੁੰਡੇ ਕੱਢਨੇ ਆ ਦੋਨਾ ਦੇ ਵਿਚੋਂ ਹਾਂ ਬੱਸ ਸਾਰਾ ਕੱਪੜਾ

fold ਕਰਨਾ ਮਤਲਬ ਕੇ ਚਾਰ ਵਾਰੀ ਚਾਰ ਵਾਰੀ ਨੀ fold ਕਰਨਾ

ਨਹੀਂ ਨਹੀਂ ਫ਼ੇਰ ਵੱਡਾ

ਹਾਂ ਉਹਦੇ ਦੂਸਰੀ

ਦੂਸਰੀ ਤੇਂਹ ਲਗਾ ਦੇਣੀ ਠੀਕ ਹੈ ਜੀ ਹਾਂ ਬਹੁਤ ਸੋਹਣੇ ਲਗਾ ਕੇ ਰੱਖ ਲਓ ਉਹਨੂੰ

ਪਹਿਲਾਂ ਸਲਵਾਰ ਬਣਾਈ ਸੀ ਕੱਤੀ ਇੰਚ ਦੇ ਕੁੰਡੇ ਕੱਟੇ ਸੀ ਨਾ ਹਾਂਜੀ ਹਾਂਜੀ ਇਹਦੇ ਵੀ ਆਪਾਂ ਉਹੀ fold ਕਰਕੇ ਇੱਕ side ਤੋਂ ਕੱਪੜਾ ਕਰ ਲੈਣਾ ਜਿਵੇ ਜਿਵੇਂ ਆਪਾਂ ਕੁੰਡੇ ਸਾਢੇ ਛੇ ਰੱਖਣੇ ਆ ਜਿਵੇਂ ਪਹਿਲਾਂ ਸੀ ਆਪਾਂ ਬਾਰਾਂ ਦੀ cutting ਕਰੀ ਸੀ ਨਾ ਮਤਲਬ ਬਾਰਾਂ

ਉਹੀ side ਤੋਂ ਪੱਲਿਆਂ ਦਾ

ਤੇ ਯੂਹੀ side ਤੋਂ ਆਪਾਂ ਕੁੰਡੇ ਕੱਢ ਲੈਣੇ ਨੇ

ਇੱਕ side ਤੋਂ ਹੀ belt ਦਾ ਕੱਪੜਾ ਨਿਕਲ ਆਏਗਾ ਠੀਕ ਹੈ ਜੀ

ਮੁਰ੍ਹੀ ਦਾ ਵੀ ਵਿੱਚੇ ਕੱਪੜਾ ਹੁੰਦਾ ਹੈ side ਤੋਂ ਮੁਰ੍ਹੀ ਦਾ ਵੀ ਕੱਪੜਾ

ਵੀ ਪਾਣੇ ਪੈਂਦੇ ਹੈ ਤਾਂ ਆਪਾਂ ਜੋੜ ਪਾ ਸਕਦੇ ਹਾਂ belt ਚ ਜੋੜ ਇੰਨੇ show ਨੀ ਹੁੰਦੇ

ਕਿਉਂਕਿ ਉਹ ਅੰਦਰ ਹੀ ਚਲੇ ਜਾਂਦੇ ਆ ਹਾਂ belt ਚ ਨੀ ਜੋੜ show ਹੁੰਦੇ belt ਵੀ ਆਪਣੀ proper ਨਿਕਲ ਜਾਇਗੀ stitching ਉਹਦੀ same ਓਵੀੰ ਆ ਜਿਵੇਂ ਪਹਿਲਾਂ ਸੀਗੀ ਹਾਂਜੀ stitching ਉਹਦੀ same ਆ ਜਿਵੇਂ ਮੁਰ੍ਹੀ ਤੇ ਪਹਿਲਾਂ ਕਈ ਲੋਕੀ ਪਾਈਪਿੰਨ ਵੀ ਕੱਢ ਲੈਂਦੇ ਆ ਮੁਰ੍ਹੀ ਤੇ ਪਾਈਪਿੰਨ ਵੀ ਕੱਢੀ ਜਾਂਦੀ ਹੈ ਜਿਹੜੀ ਆਪਣੀ ਸਲਵਾਰ

side ਪੱਲੇ add ਕਰਦੇ ਆਂ ਉਹਦੇ ਵਿੱਚ ਵੀ ਪਾਈਪਿੰਨ ਕੱਢੀ ਜਾਂਦੀ ਹੈ ਅੱਛਾ ਇਹਨਾ ਚੋਂ ਵੀ ਪਾਈਪਿੰਨ ਨਿਕਲਦੀ ਹੈ ਹਾਂ ਸਲਵਾਰ ਦੇ ਜਿਹੜੇ ਪੱਲੇ ਹੁੰਦੇ ਨੇ ਦੋਨਾ side ਤੇ ਪਾਈਪਿੰਨ ਨਿਕਲ ਜਾਂਦੀ ਹੈ ਜੇ ਆਪਾਂ ਸਲਵਾਰ ਦੇ ਪੱਲੇ ਚੋਂ ਪਾਈਪਿੰਨ ਨਹੀਂ ਕੱਢਣਾ ਚਾਹੁੰਦੇ ਤਾਂ ਆਪਣੇ ਜਿਹੜੇ ਸਲਵਾਰ ਦੀ last ਸਲਾਈ ਆ ਆਸਣ ਵਾਲੀ ਉਹ ਚ ਵੀ ਪਾਈਪਿੰਨ ਕੱਢ ਸਕਦੇ ਹਾਂ ਜਿਵੇਂ ਆਪਾਂ ਤੁਸੀਂ ਮੁਰ੍ਹੀ ਚੋਂ ਕਿਹ ਰਹੇ ਹੋ ਤਾਂ ਅਮ ਸਾਰੇ ਨਾਲੋ last ਆ ਉਹਦੇ ਚ ਤੁਸੀਂ ਕਿਹ ਰਹੇ ਹੋ ਪਾਈਪੀਣ ਲੱਗ ਜਾਂਦੀ ਹੈ ਹਾਂ ਲੱਗ ਜਾਂਦੀ ਹੈ ਉਹਦੇ ਚ ਪਾਈਪਿੰਨ ਉਹ ਕਿਵੇਂ

side ਪੱਲੇ ਜਦੋਂ ਆਪਾਂ last ਸਾਲਾਈ ਲਗਾਉਂਦੇ ਹਾਂ ਤਾਂ ਆਪਾਂ ਸਲਾਈ ਦੇ ਵਿੱਚ ਰੱਖ ਰੱਖ ਕੇ ਪਾਈਪਿੰਨ ਲਗਾ ਸਕਦੇ ਹਾਂ ਕਹਿੰਦੇ ਜਦੋਂ ਵਲ ਪੈਂਦੇ ਆ ਨਾ ਉਹਦੇ ਪਾਈਪਿੰਨ ਦੇ ਹੀ ਵਲ ਪੈਂਦੇ ਆ ਠੀਕ ਹੈ ਜੀ ਅਹ ਇੱਕ ਪੈਰ ਨਾਲ ਉਹਦੀ finishing ਚੰਗੀ ਤਰ੍ਹਾਂ ਨਾਲ ਆਜੁਗੀ ਹਾਂ ਇੱਕ ਪੈਰ ਨਾਲ ਮਸ਼ੀਨ ਮਤਲਬ ਜਦੋਂ ਜੇ ਆਪਾਂ ਪੱਲੇ ਦੀ ਸਲਾਈ time ਦੀ ਪਾਈਪਿੰਨ ਰੱਖ ਕੇ ਵਿੱਚ ਸਲਾਈ ਲਗਾਉਂਦੇ ਹਾਂ ਉਹ ਵੀ ਠੀਕ ਲੱਗਦੀ ਹੈ ਸਲਾਈ ਓਵੇਂ ਵੀ ਆਪਾਂ ਸਲਾਈ ਕਰ ਸਕਦੇ ਹਾਂ

ਠੀਕ

ਹਾਂਜੀ

ਉਹਦੇ ਵਿੱਚ ਹੀ ਵਿੱਚ ਹੀ ਕੁੰਡੇ ਮਤਲਬ ਕੇ ਪੱਲੇ ਬਰਾਬਰ ਹੁੰਦੇ ਆ ਉਹਦੀ cutting ਨੀ ਹੁੰਦੀ ਉਹਦੀ ਸਲਾਈ ਹੁੰਦੀ ਹੈ

ਪੱਲਿਆਂ ਦੀ ਪੱਲੇ ਵਿੱਚੋਂ ਹੀ ਕੱਢੇ ਜਾਂਦੇ ਆ

ਠੀਕ ਹੈ ਜੀ

ਵਲ ਪੈਂਦੇ ਆ ਉਹਦੇ ਚ ਚਾਰ ਪੰਜ ਵਲ ਹੁੰਦੇ ਆ ਸਿਰਫ ਉਹਦੇ ਚ ਜਿਆਦਾ ਵਲ ਨੀ ਹੁੰਦੇ ਅੱਛਾ ਉਹਦੇ ਚ ਚਾਰ ਪੰਜ ਵਲ

ਮੁਰ੍ਹੀ ਤਾਂ ਓਵੇਂ ਹੀ ਬਣਨ ਗੀਆਂ ਜਿਵੇਂ ਪਹਿਲਾਂ ਬਣਗੀਆਂ

ਬਾਈ ਕੀ ਹਾਲ ਨੇ ਹਾਂਜੀ ਵਿੱਕੀ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ

ਹੋਰ ਕਿੱਥੇ ਹੁੰਦੇ ਅੱਜਕਲ ਕੁੱਛ ਨਹੀਂ ਬੱਸ ਘਰੇ ਸੀ ਤੁਸੀਂ ਸੁਨਾਓ

ਹੋਰ ਕੀ ਬਣਦਾ ਅੱਗੇ life ਚ ਹਾਂਜੀ ਅੱਗੇ ਬੱਸ ਹੁਣ job try ਕਰ ਰਹਿਆ paper ਨਿੱਕਲ ਰਹੇ ਹੈ ਅੱਛਾ ਅੱਛਾ

ਅੱਗੇ study ਵਗੈਰਾ ਨਹੀਂ ਕੀਤੀ ਬੰਦ ਕਰਤੀ study complete ਹੋ ਗਈ ਸੀ ਉਸ ਤੋਂ ਬਾਅਦ ਇਸ regarding paper ਦੇ ਕੇ ਮਹਾਂ job ਲਈ try ਕਰਦੇ ਹਾਂ ਚਲੋ ਵਧੀਆ ਵਧੀਆ ਜੀ ਮੈਂ ਤਾਂ ਐਵੇ ਪੁੱਛਦਾ ਸੀ

ਮੈਂ ਕੁੱਝ ਕ ਹਫ਼ਤੇ ਦੋ ਤਿੰਨ ਹਫ਼ਤਿਆਂ ਤੋਂ notice ਕੀਤਾ ਬੜੇ fit ਅੱਜ ਕੱਲ body ਪੂਰੀ ਸਿਹਤ ਚ ਕੀ ਚੱਕਰ ਏ body ਤਾਂ health ਆਪਣੇ ਵਾਸਤੇ ਸਭ ਤੋ ਜਰੂਰੀ ਹੈ ਆਪਣੀ health ਹੀ ਸਾਰਾ ਕੁੱਛ ਆ ਆਪਣੇ ਲਈ ਹਾਂਜੀ ਹਾਂਜੀ ਪਰ ਮੈਂ ਬੀਮਾਰ ਜਾਂ ਰਹਿੰਦਾ ਹਾਂ ਵਿੱਚ ਨੂੰ ਬੀਮਾਰ ਕੁੱਛ ਹਨਾ ਕਮਜੋਰੀ ਐਵੇ ਕਿਉ ਦੇਖੋ ਤਾਂ ਹੁਣ ਤੁਸੀ ਧਿਆਨ ਦਿਓ ਆਪਣੀ health ਵਗੈਰਾ ਤੇ ਕੁੱਛ ਆਪਣਾ ਖਾਣਾ ਪੀਣਾ ਸਹੀ ਕਰੋ ਨਾ ਦੇਖੋ ਖਾਣਾ ਪੀਣਾ ਤਾਂ ਸਹੀਂ ਉਹ ਹੈ ਸਹੀ ਤਾਂ ਹੈਗਾ ਮਤਲਬ healthy ਕਰੋ ਨਾ ਖਾਣਾ ਪੀਣਾ ਅਹ ਜੇ ਆਪਣੀ health ਸਹੀਂ ਹੋਵੇ ਤਾਂਹੀ ਤਾਂ ਬੰਦਾ ਸਹੀ ਏ ਨਾ ਇਹ ਗੱਲ ਤੁਹਾਡੀ ਸਹੀ ਹੈ ਜੀ

tips ਦਓ ਮੈਨੂੰ ਕੁੱਛ ਇਹਦੇ regarding ਕੁੱਛ ਸਲਾਹ ਦਹੋ ਵੀ ਕਿਵੇ ਆਪਾਂ body ਨੂੰ ਆਪਾਂ ਸਹੀ ਰੱਖ ਸਕਦੇ ਹਾਂ ਦੇਖੋ body ਨੂੰ ਸਹੀ ਰੱਖਣ ਲਈ ਆਪਣੀ ਆਪਾਂ ਨੂੰ time ਦੇਣਾ ਪੈਣਾ body ਵਾਸਤੇ

time ਮੈਂ ਐਵੇ ਸੋਚ ਰਿਹਾ ਮੈਂ ਕੋਈ ਕਿਵੇਂ time ਆਪਾਂ ਨੂੰ ਖਾਣਾ ਪੀਣਾ ਸਾਰਾ ਦਿਨ ਖਾਈ ਜਾਈਏ ਆਪਾਂ ਨਹੀਂ ਖਾਣਾ ਪੀਣਾ ਵੀ ਆਪਾਂ ਨੂੰ ਖਾਣਾ ਪੀਣਾ ਵੀ ਦੇਖੋ ਆਪਾਂ ਅੱਜਕਲ ਕੀ ਖਾਣੇ ਹਾਂ ਹਨਾ fast food ਵਗੇਰਾ ਜਿਆਦਾ ਖਾਣਾ ਲੱਗ ਗਏ ਜਾਂ ਕੁੱਛ spicy food ਹੋ ਗਿਆ ਉਹ ਆਪਾਂ ਸਾਰਾ ਉਹ ਚੀਜ਼ਾਂ ਆਪਾਂ ਜਿਆਦਾ ਕਰਦੇ ਖਾਣੇ ਹਾਂ ਆਪਾਂ ਨੇ ਸਿਰਫ਼ ਉਹ ਚੀਜ਼ਾਂ avoid ਕਰਨੀਆਂ ਨੇ ਜਿਵੇਂ ਆਪਾਂ ਲਾਲੋ ਆਪਾਂ ਜੋ ਵੀ healthy food ਆ ਆਪਾਂ ਹਰੀਆਂ ਸਬਜੀਆਂ ਵਗੈਰਾ protein ਵਗੈਰਾ ਹੈਨਾ ਅੰਡੇ ਵਗੈਰਾ ਉਹ ਆਪਾਂ ਨਹੀਂ ਖਾਂਦੇ ਹੈਗੇ ਆਪਾਂ ਸਿਰਫ਼ burger pizza ਏ ਜਾਂ ਕੁੱਛ ਖਾਣੇ ਹਾਂ ਤੇ ਉਹਦੇ ਨਾਲ ਹੀ ਆਪਣਾ ਇਹ ਸਾਰਾ ਨੁਕਸਾਨ ਦਾਇਕ ਆ okay ਜੀ ਹਾਂਜੀ ਤੇ ਉਹ

ਜ਼ੇ ਆਪਾਂ street food ਹੀ ਬੰਦ ਕਰੀਏ fast food ਤਾਂ ਆਪਣੀ body ਸਹੀਂ ਹੋ ਜਏਗੀ ਹਾਂਜੀ ਆਪਣੀ body ਸਹੀਂ ਹੋਜੂਗੀ health ਸਹੀਂ ਹੋਜੂਗੀ ਪਰ ਜ਼ੇ ਆਪਾਂ ਨੇ body ਨੂੰ shape ਚ ਲੈਕੇ ਆਉਣਾ ਉਹਦੇ ਲਈ ਤਾਂ ਆਪਾਂ ਨੂੰ exercise ਵਗੈਰਾ ਕੁੱਛ ਨਾ ਕੁੱਛ ਕਰਨਾ ਪੈਣਾ ਏ ਨਾ

ਹਾਂਜੀ ਜਿਵੇਂ ਤੁਸੀਂ GYM join ਕਰਲੋ ਜਾਂ ਫ਼ਿਰ ਯੋਗਾ ਕਰਲੋ ਜਾਂ ਕੁੱਛ ਵੀ aerobic ਕਰਲੋ ਯੋਗਾਂ ਤਾਂ ਹੈ ਨਹੀਂ ਆਪਣੀ ਬਸ ਦੀ ਗੱਲ ਤੇ GYM join ਕਰਲੋ ਅੱਛਾ GYM GYM ਚ ਫ਼ਿਰ ਪੈਸੇ ਪੁਸੇ ਵੀ ਦੇਣੇ ਪੈਂਦੇ ਹੋਣੇ ਹਨਾ ਜੀ

ਆਪਾਂ ਘਰ ਚ ਹੀ exercise ਕਰ ਸਕਦੇ ਹਾਂ ਆਪਣੇਂ ਘਰ ਚ exercise ਕਰ ਸਕਦੇ ਹਾਂ ਪਰ ਮੈਨੂੰ ਤਾਂ ਆਂਦੀ ਨਹੀਂ ਹੈਗੀ ਕੋਈ exercise ਨਾ ਮੈਂ ਪਹਿਲਾਂ ਕਦੇਂ gym join ਕੀਤੀ ਮੈਨੂੰ ਉਹਦੇ tips ਪਤਾ ਹੋਣਗੇ ਜਾਂ ਕਿਵੇਂ ਹਨਾ

tips ਤਾਂ ਐਵੇ ਨਾ ਵੀ ਆਪਾਂ ਦੇਖੋ tips ਹਰੇਕ ਬੰਦੇ ਨੂੰ ਆਪਣੇਂ ਆਪ ਤੋਂ ਆਉਦੇ ਨਹੀਂ ਹੈਗੇ exercise ਕੁੱਛ ਵੀ ਆਪਾਂ ਨਵਾਂ ਕਰਦੇ ਹਾਂ ਤਾਂ ਉਹ ਆਪਾਂ ਨੂੰ ਆਪਣੇ ਆਪ ਤੋ ਆਪਣੇ ਅੰਦਰੋ ਤਾਂ ਨਹੀਂ ਦੇਖਣ ਨੂੰ ਮਿਲਦਾ ਸਿੱਖਣਾ ਤਾਂ ਆਪਾਂ ਨੂੰ ਬਹਾਰੋ ਹੀ ਪੈਂਦਾ

ਤੇ ਜਿਵੇਂ ਆਪਾਂ ਲਾਲੋ ਵੀ ਹੈਨਾ internet ਵੀ ਇਸ ਜਾਂ ਇਹਦੇ ਲਈ ਬਹੁਤ ਕੁੱਛ ਹੈਗਾ ਬਹੁਤ ਸਾਰੇ AAPS ਬਣੇ ਹੋਏ ਨੇ ਆਪਾਂ APP download ਕਰਕੇ ਆਪਾਂ exercises ਵਗੈਰਾ ਸਿੱਖ ਸਕਦੇ ਹਾਂ ਜਾਂ you tube ਤੇ ਕਾਫ਼ੀ bodybuilders ਨੇ channel ਬਣਾਏ ਹੋਏ ਨੇ ਹਨਾ

ਦਿੰਦੇ ਨੇ exercises ਕਰਵਾਉਦੇ ਨੇ ਆਪਾਂ ਨੂੰ ਸਾਰਾ ਕੁੱਛ ਉਹ ਦੇਖਦੇ ਨੇ ਨਾ

ਪਰ ਮੇਰੇ ਕੋਲ ਤਾਂ android mobile ਹੀ ਨਹੀਂ ਹੈਗਾ

ਫ਼ਿਰ ਆਪਣੇਂ ਕੋਲ ਹੋਰ ਵੀ GYM ਵਗੈਰਾ ਜੋ ਜਿਵੇਂ ਕੀ ਆਪਣੇਂ ਆਪਣੇਂ ਪਿੰਡਾਂ ਚ ਜਾਂ ਮਤਲਬ ਸਹਿਰਾਂ ਚ ਛੋਟੀਆਂ ਜਿੰਮਾਂ ਵੀ ਹੁੰਦੀਆਂ ਨੇ ਨਾ

ਜਿਸ ਚ ਇੰਨੇ ਪੈਸੇ ਐਨੀਂ ਫ਼ੀਸ ਨਹੀਂ ਹੁੰਦੀ

ਹਾਂਜੀ ਹਾਂਜੀ